color ਚ ਕੋਈ color ਮਨ ਲਉ ਸਾਡੇ ਕੋਲ ਘੱਟ ਗਿਆ ਤਾਂ ਜਿਵੇਂ ਮਨ ਲੋ pink color ਐ pink color ਦੇ ਵਿੱਚ ਤਾਂ ਕਾਫੀ ਸਾਰੇ shade ਆ ਜਾਂਦੇ ਨੇ green ਚ ਵੀ ਕਈ ਸਾਰੇ ਆ ਜਾਂਦੇ ਨੇ ਅਹ ਜਾਮਨੀ ਰੰਗ ਦੇ ਵਿੱਚ ਵੀ ਕਿੰਨੇ ਸਾਰੇ shade ਆ ਜਾਂਦੇ ਨੇ ਹਨਾ

ਫੇਰ ਜੇ ਕੋਈ color ਆਪਣੇ ਕੋਲੋ ਘੱਟ ਜਾਵੇ ਫੇਰ ਉਹ market ਵਿੱਚੋ same color ਸਾਨੂੰ ਨਾ ਮਿਲੇ ਫੇਰ ਆਪਾਂ ਉਹਦੇ ਵਿੱਚ ਕਿੱਦਾਂ ਦਾ ਕਰਾਂਗੇ ਕੇ light dark ਦਾ combination ਕਰਾਂਗੇ ਜੇ same ਨਾ ਮਿਲਿਆ ਫੇਰ ਉਹ ਫਰਕ਼ ਨਹੀਂ ਰਹੂਗਾ ਵਿੱਚ hello hello hello ਅਨੀਤਾ ਜੀ

ਤੁਸੀਂ ਕਿੱਥੇ ਚਲੇ ਗਏ ਨਹੀਂ madam ਚਲੇ ਗਏ ਨੀ ਹਾਂਜੀ ਬੋਲੋ

same color ਤਾਂ ਫੇਰ ਆਪਾਂ ਕਿ light dark ਦਾ ਕਰਦਾਂਗੇ ਉੱਥੇ ਨਹੀਂ ਵੈਸੇ ਤਾਂ ਦੁਪੱਟਾ ਸ਼ੁਰੂ ਕਰਨ ਤੋਂ ਪਹਿਲੇ ਹੀ color ਮੰਗਾ ਲੈਣੇ ਹਾਂ extra ਹਾਂ ਮਤਲਬ ਕੇ ਆਪਾਂ ਆਪਣੇ ਕੋਲ ਅਹ extra ਵਾਧੂ ਮੰਗਾ ਕੇ ਰੱਖਦੇ ਆ color

ਵੀ ਨੋਬਤ ਈ ਨੀ ਆਂਦੀ ਹੈਗੀ ਵੀ ਘੱਟਣ ਦੀ ਪਹਿਲੇ extra ਮੰਗਾ ਲਈ ਦੇ ਨੇ ਅੱਛਾ

ਕਿੰਨੇ color ਲੱਗ ਜਾਂਦਾ ਹੋਊਗਾ ਇੱਕ ਤਰ੍ਹਾਂ ਦਾ ਕਿੰਨਾ ਅਹ ਕਿੰਨੇ ਲੱਗਦੀਆਂ ਹੋਣਗੀਆ ਰੀਲਾਂ

ਤੀਹ ਪੀਸ ਲੱਗ ਜਾਂਦੇ ਨੇ thread ਪੱਟ ਦੇ

ਹਾਂਜੀ ਜੇ ਆਪਾਂ sixty eight color ਲੋਗੇ ਨਾ ਤਾਂ ਇੱਕ ਇੱਕ ਰੀਲ ਦੇ sixty eight color ਨਾਲ ਦੋ ਦੁਪੱਟੇ ਤਿਆਰ ਹੋ ਜਾਣਗੇ ਆਪਣੇ ਅੱਧੀ ਅੱਧੀ ਰੀਲ ਇੱਕ color ਦੀ half ਰੀਲ ਲੱਗੁਗੀ ਠੀਕ ਐ

ਠੀਕ ਐ ਠੀਕ ਐ ਹਾਂਜੀ ਇਸ ਤਰ੍ਹਾਂ ਪਹਿਲੇ ਹੀ ਦੇਖ ਲਈਦੇ ਨੇ ਜਿਸ ਤਰ੍ਹਾਂ ਮਤਲਬ ਕੀ half ਬਚ ਗਈ ਜੇ ਅੱਗਲਾ ਦੁਪੱਟਾ ਸ਼ੁਰੂ ਕਰਨਾ ਹੈ ਨਾ ਉਸ ਨਾਲ ਪਹਿਲੇ ਹੀ ਇੱਕ ਇੱਕ ਰੀਲ ਹੋਰ ਮਿਲਾ ਲੈਨੇ ਐ

by chance ਘੱਟ ਗਈ ਤਾਂ ਆਪਾਂ ਦੁੱਜੀ ਰੀਲ ਲੇਣੀ ਹੈਗੀ ਹੈ ਉਸ ਤੋਂ ਪਹਿਲੇ ਤਿਆਰ ਰੱਖੀ ਦਾ ਹੈਗਾ ਪਹਿਲਾਂ ਹੀ ਤਿਆਰੀ ਕਰਕੇ ਰੱਖਣੀ ਪੈਂਦੀ ਹੈ ਬਿਲਕੁਲ ਰੱਖਣੀ ਪਏਗੀ ਫੇਰ ਹਨਾ

ਫੇਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਡੇ ਇੱਥੇ ਕਾਫ਼ੀ ਅਸੀਂ ਕਰਦੇ ਹੈਗੇ ਹਾਂ ਫੁਲਕਾਰੀ ਜੇ ਤੁਸੀਂ

ਫੁਲਕਾਰੀ ਦਾ ਕੰਮ ਕਰ ਰਹੇ ਹੋ ਤੁਸੀਂ ਆਪਣੇ ਕਰ ਰਹੇ ਹੋ ਨਾ trust ਦੇ ਵਿੱਚ ਹਾਂਜੀ trust ਦੇ ਵਿੱਚ ਕਰ ਰਹੇ ਹਾਂ ਬਾਕੀ ਮੇਰਾ ਤਾਂ ਕੰਮ tracing ਦਾ madam ਫੁਲਕਾਰੀ ਦਾ ਤਿਆਰ ਕਰਕੇ thread ਵਗੈਰਾ ਰੱਖਣ ਦਾ ਜਾ ਜਿਹੜੀ ਪਿੰਡਾ ਦੇ ਲੋਕ ਕਰਦੇ ਉਹ ਲੈਣ ਆਂਦੇ ਹੈਗੇ ਹੈ girls ਵਗੈਰਾ

ਤੇ ਫੇਰ ਬਾਹਰੋ ਲੈਣ ਵਾਸਤੇ ਆਉਂਦੇ ਹੀ ਨੇ ਆਪਾਂ ਉਹਨਾ ਨੂੰ ਕੁੱਛ rate ਵਗੈਰਾ ਤਾਂ ਦਸਦੇ ਹੀ ਹੋਉਗੇ ਪਹਿਲਾਂ ਕਿ ਕਿ rate ਦਾ ਆਪਾਂ ਉਹਨਾ ਨੂੰ ਜੋ ਦੇ ਰਹੇ ਹੈਗੇ ਹਾਂ ਇੱਕ ਤਰ੍ਹਾਂ ਦਾ ਤੁਸੀਂ order ਲੈ ਲਿਆ ਕਿਸੇ ਤੋਂ

ਫੇਰ ਉਹ ਤੁਸੀਂ ਪਹਿਲਾਂ ਹੀ design ਦੇਖ ਕੇ ਹੀ decide ਕਰਦੇ ਹੋਵੋਗੇ ਕਿ ਇਸ design ਦਾ ਇੰਨਾ rate ਐ ਇਸਦਾ ਇੰਨਾ ਐ ਪੂਰੇ ਦੁਪੱਟੇ ਦਾ ਇੰਨਾ ਪਏਗਾ ਅਹ ਬਾਹਰ ਵਾਲਾ ਕੰਮ ਕਰਨ ਵਾਲੇ ਨੂੰ ਤੁਸੀਂ ਇੰਨਾ ਦੇਣ ਆਏ ਹਨਾ

ਵੀ ਤਾਂ ਜੋ ਅੱਗਲਾ ਜਿਹੜਾ ਵੀ ਉਹਨੂੰ ਪੁੱਛਦਾ ਵੀ ਕਿੰਨੇ ਕਡਾਈ ਦੇ ਦੇਣੇ ਹੈਗੇ ਉਹ ਪਹਿਲਾਂ ਹੀ decide ਹੁੰਦੇ

ਤੇ ਫੁਲਕਾਰੀ ਦੇ ਵਿੱਚ ਜਿਵੇਂ ਪਰਾਂਠਾ ਵਰਗਾ

ਹਾਂਜੀ ਨਹੀਂ ਪਰਾਂਠਾ ਮਤਲਬ ਕਿ ਹਾਂਜੀ ਪਰਾਂਠਾ ਦਾ size ਦਾ ਫਰਕ਼ ਐ ਦੋ ਤਰ੍ਹਾਂ ਦੇ ਨੇ ਸਾਡੇ ਕੋਲ ਪਹਿਲੇ ਪਰਾਂਠਾ ਦੀ mix design ਬਣਾਕੇ ਅਸੀਂ ਜਾਲ ਵਾਲੇ ਚ ਤਾਂ ਕੱਲਾ ਪਰੋਂਠਾ ਹੁੰਦਾ ਜਿਹੜਾ four side ਹੁੰਦਾ ਵਿੱਚ mix design ਹੋਰ ਵੀ ਪਾ ਦਿਨੇ ਆ stated ਹੋਰ ਕਰ ਦਿਨੇ ਆ ਇਸ ਤਰ੍ਹਾਂ design ਦੀ look designer look ਦੇ ਦਿਨੇ ਆ ਠੀਕ ਐ ਤੇ ਉਹਦਾ ਫੇਰ ਕੀ rate ਹੋਊਗਾ ਵੱਡੇ ਦਾ ਆਪਾਂ market ਚ ਕੀ ਚੱਲ ਰਿਹਾ ਤੇ ਆਪਣਾ ਇੱਥੇ ਕੀ ਐ madam

ਬਾਵਨ ਬਾਗ ਜਿਸ ਤਰ੍ਹਾਂ ਪੰਦਰਾ ਹਜ਼ਾਰ ਤੱਕ ਹੈਗਾ

ਜੇ ਤਾਂ ਹਾਂ ਬਿਲਕੁਲ or ਜਿਵੇਂ ਹੁਣ ਆਪਣੇ ਇੱਥੇ ਅਮ ਪਟਿਆਲਾ ਸ਼ਹਿਰ ਦੇ ਵਿੱਚ ਤਾਂ ਕਾਫੀ ਮਸ਼ਹੂਰ ਹੈਗੇ ਨੇ ਫੁਲਕਾਰੀ ਦੇ product ਹਨਾ or ਮਿਲ ਵੀ ਸਸਤੇ ਜਾਂਦੇ ਨੇ ਉੱਥੋਂ ਤੇ ਪਟਿਆਲਾ ਦੀ ਫੁਲਕਾਰੀ ਤੇ ਆਪਣੀ ਇੱਥੇ ਬਸੀ ਪਠਾਣਾ ਦੀ ਫੁਲਕਾਰੀ ਜਿਹੜੀ ਹੈ ਇਦੇ ਵਿੱਚ ਕਿ ਫਰਕ਼ ਹੈ

quality ਦਾ ਫਰਕ ਹੈ ਉੱਥੇ ਦੀ finishing or ਇੱਥੇ ਦੀ finishing ਵਿੱਚ ਜਮੀਨ ਆਸਮਾਨ ਦਾ ਫਰਕ਼ ਹੈ

ਉੱਥੇ ਇੱਕੋ design ਸਭ ਤੇ ਛਾਪਿਆ ਹੋਏਗਾ ਇੱਥੇ ਤਾਂ ਮਤਲਬ ਕਿ ਪਹਿਲੇ tracing ਚ ਹੀ design ਦੀ look ਬਦਲ ਦਿਨੇ ਐ design ਆਪਣਾ ਸੋਚ ਕੇ ਬਨਾਨੇ ਆ ਵੀ ਉਹ ਜਿੱਥੇ ਕਿੱਥੇ half ਫੁੱਲ ਆ ਰਿਹਾ ਕਿਤੇ ਪੂਰਾ ਫੁੱਲ ਆ ਰਿਹਾ ਜਿਹੜੀ ਆਪਣੀ ਫੁਲਕਾਰੀ ਦੇ ਵਿੱਚ ਇਹ ਚੀਜ਼ ਨਹੀਂ ਹੈ

ਤੋਂ ਪੂਰਾ ਤਾਂ ਦੂਸਰੀ side ਵੀ ਪੂਰਾ ਹੀ ਆਏਗਾ

ਇਹ ਦੇਖ ਕੇ ਅਸੀਂ ਬਨਾਨੇ

rate ਇੱਕੋ ਈ ਲੈ ਲੀਨੇ ਆ ਉਹਦੇ ਵਿੱਚ finishing ਦੀ ਵੀ ਥੋੜੀ ਕਮੀ ਰਹਿ ਜਾਂਦੀ ਐ ਤੇ ਫੇਰ

ਉਹਨਾ ਦੇ ਵਿੱਚ ਧਾਗੇ ਛੱਡੇ ਹੁੰਦੇ ਨੇ ਇੱਕ ਧਾਗਾ ਖਿਚੋ ਦੇਖਿਆ ਹੋਏਗਾ ਕਈ ਵਾਰੀ ਸਾਰਾ ਹੀ ਉਦੜਣਾ ਸ਼ੁਰੂ ਹੋ ਜਾਂਦਾ ਹੈਗਾ

ਲੇਕਿਨ ਆਪਣੇ ਵਾਲੇ ਚ ਇਹ ਚੀਜ਼ ਨਹੀਂ ਹੈਗੀ ਹੈ ਹਾਂ

ਹਮ ਬਿਲਕੁਲ ਉਹ ਤਾਂ ਹੈ ਈ ਫੇਰ ਹੱਥ ਦੀ ਕਢਾਈ ਦਾ ਤੇ ਮਸ਼ੀਨੀ ਕਢਾਈ ਦਾ ਫਰਕ ਤਾਂ ਪੈਂਦਾ

ਹਾਂ ਕਿਉਂਕਿ ਉੱਥੋਂ ਤਾਂ normally ਦੋ ਦੋ ਸੋ ਤਿੰਨ ਤਿੰਨ ਸੋ ਦਾ ਇੱਕ product ਦੁਪੱਟੇ ਹੀ ਦੇਖੇ ਨੇ ਮੈਂ

ਨੇ or ਅਹ ਕਢਾਈ ਉਹਨਾਂ ਦੇ ਉੱਤੇ ਪੂਰੀ ਹੈਗੀ ਐ light weight ਨੇ ਹਨਾ ਤੇ rate ਉਹਨਾ ਦਾ ਕੁੱਛ

ਉਹ ਕੱਪੜਾ ਵੀ ਥੋੜਾ ਹਲਕਾ ਹੁੰਦਾ or ਸਾਡਾ ਕੱਪੜਾ ਵੀ pure ਦਾ ਹੁੰਦਾ ਹੈਗਾ semi pure ਹੁੰਦਾ pure ਦਾ ਹੁੰਦਾ silk ਦਾ ਹੁੰਦਾ ਮਤਲਬ ਕਿ ਉੱਥੇ ਕੱਪੜਾ ਹਲਕਾ ਹੁੰਦਾ

ਹਮ ਫੇਰ ਹਾਂ ਇੱਥੇ ਵੀ ਫਰਕ਼ ਪਏਗਾ rate ਦਾ

ਜੇ ਪਹਿਲੇ ਆਪਣਾ ਕੱਪੜਾ ਵਧੀਆ ਹੋਊਗਾ ਤਾ ਉਹੀ ਥੋੜਾ ਮਹਿੰਗਾ ਹੋਊਗਾ ਜੇ

finishing ਦਾ ਹੋਊਗਾ ਤਾਂ ਕਢਾਈ ਵਾਲਾ ਵੀ ਜਿਆਦਾ ਲਉਗਾ

ਫੇਰ ਆਪਾਂ ਜਿਵੇਂ ਕੋਈ ਆਪਾ business ਕਰਨਾ ਮੰਨਲੋ ਆਪਣਾ ਕੋਈ boutique ਖੋਲਨਾ ਹੈਗਾ ਫੁਲਾਕਰੀ ਦਾ ਹੀ ਹਨਾ

ਤੇ ਫੇਰ ਆਪਾਂ ਪਹਿਲਾਂ ਕੋਈ boutique ਦੇਖਾਂਗੇ ਹਨਾ ਜਗ੍ਹਾ

ਲੜਕੀਆਂ ਕਰਨ ਵਾਲੀਆਂ ਵੀ ਦੇਖਣੀਆ ਪੈਣ ਗਿਆਂ ਫੇਰ tracing ਵਾਲਾ ਵੀ ਰੱਖਣਾ ਪਉਗਾ tracing ਵਾਲਾ ਵੀ ਰੱਖਣਾ ਪਉਗਾ ਚਲੋ ਅਹ

ਹਾਂ ਮਤਲਬ ਕੇ

ਅਹ ਖੋਲਦੇ ਹਾਂ ਤਾਂ ਆਪਾਂ ਨੂੰ ਪਹਿਲਾ ਪੂਰੀ ਜਾਣਕਾਰੀ ਲੈਣੀ ਪਏਗੀ market ਤੋਂ ਵੀ

ਫੇਰ ਆਪਾਂ ਇਹਦੇ ਵਿੱਚ ਇਹ ਦੇਖ ਸਕਦੇ ਹਾਂ ਕੇ ਸਾਨੂੰ ਇੱਥੇ ਜਿੰਨਾ ਨੂੰ worker ਆਪਾਂ ਰੱਖੇ ਹੋਏ ਨੇ ਉਹਨਾਂ ਦਾ time table ਵੀ set ਕਰਨਾ ਹਨਾ ਉਹਨਾ ਦਾ ਆਪਾਂ ਇਹ ਵੀ ਦੇਖਣਾ

customer ਨੂੰ ਫੁਲਕਾਰੀ ਜਿਹੜੀ ਆਪਣੀ ਐ ਕੱਪੜਾ ਪਸੰਦ ਆ ਜਾਂਦਾ ਕਢਾਈ ਨਹੀਂ ਪਸੰਦ ਆਂਦੀ design ਨਹੀਂ ਪਸੰਦ ਆਂਦਾ ਅੱਗਲਾ ਕਹਿੰਦਾ ਸਾਨੂੰ ਇਸ color ਤੇ design ਦੂਸਰਾ ਚਾਹੀਦਾ

ਜਾਨਣਾ ਜਰੂਰੀ ਐ ਵੀ ਉਹ ਕਿਸ ਤਰ੍ਹਾਂ ਦੀ ਮੰਗਦਾ ਕਈ ਵਾਰੀ ਸਾਡੇ ਪਸੰਦ ਆ ਜਾਂਦੀ ਐ ਕੱਢੀਆ ਹੋਇਆ ਅੱਗਲਾ ਕਹਿ ਦਿੰਦਾ ਸਾਨੂੰ base color ਨੀ ਅਸੀਂ ਆਪਣਾ ਦੇਕੇ ਜਾਵਾਂਗੇ ਹਾਂ ਹਰ ਕਿਸੇ ਦੀ ਆਪਣੀ ਆਪਣੀ choice ਹੁੰਦੀ ਏ ਹਾਂਜੀ ਫੇਰ ਉਹ ਕੱਪੜਾ ਆਪਣਾ ਦੇਕੇ ਜਾਂਦੇ ਹੈ ਉਸ ਚ ਫੁਲਕਾਰੀ ਤਿਆਰ ਕਰ ਦਿੰਦੇ ਆ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਈ ਵਾਰੀ ਇੱਦਾਂ ਵੀ ਤਾਂ ਹੁੰਦਾ ਹੈ ਕਿ ਕੋਈ ਕੱਪੜਾ ਇੱਦਾਂ ਦਾ ਜਾਂਦਾ ਤੇ ਉਹਦੇ ਤੇ ਸੂਈ ਨਹੀਂ ਚਲਦੀ ਕਢਾਈ ਅਹੂਤ ਔਖੀ ਹੁੰਦੀ ਹੈ

ਉਸ ਤੇ time ਜਿਆਦਾ ਲੱਗਦਾ ਕੱਢਨ ਵਾਲਾ ਵੀ ਪਰੇਸ਼ਾਨ ਹੋ ਜਾਂਦਾ ਵੀ ਕਿੰਨਾ ਔਖਾ ਨਿਕਲਦਾ ਜੇ ਕੱਪੜਾ ਥੋੜਾ ਹਲਕਾ ਹੋਏਗਾ ਤਾਂ ਜਲਦੀ ਨਿਕਲਦਾ ਉਹ time ਦਾ ਫਰਕ ਪੈਂਦਾ

ਫੇਰ ਅੱਗਲਾ ਰੇਟ ਹੋਰ ਜਿਆਦਾ ਮੰਗਦਾ ਵੀ ਇਸ ਤੇ ਵੀ ਨਹੀਂ ਨਿਕਲਦੀ ਔਖੀ ਹੈ ਇਹ ਵੀ ਰੇਟ ਵੱਧ ਹੋਣਾ ਚਾਹੀਦਾ ਇਹ ਚੀਜ ਆ ਜਾਂਦੀ ਐ ਹਮ ਹਮ ਬਿਲਕੁਲ

ਸਫਾਈ ਦਾ ਵੀ ਦੇਖਲੋ ਚਾਹੇ ਕਢਾਈ ਦਾ ਦੇਖਲੋ ਹਨਾ same ਈ process ਤਾਂ ਇਹਨਾ ਦਾ same ਈ ਐ starting ਤੋਂ ਲੈ ਕੇ

ਇੱਥੇ ਤੁਹਾਡਾ thread ਨਾਲ ਚਲ ਰਿਹਾ ਇੱਥੇ ਤੁਹਾਨੂੰ ਆਪ design ਦੇਣਾ ਪਏਗਾ

ਦੁਪੱਟਿਆ ਦੀ ਦੁਪੱਟਿਆ ਦੀ ਫੁਲਕਾਰੀ ਕਰਨ ਤੋਂ ਬਾਅਦ finishing ਕੋਈ ਕਿਸ ਤਰ੍ਹਾਂ ਮੰਗਦਾ ਕੋਈ ਕਿਸ ਤਰ੍ਹਾਂ ਕੋਈ tissue ਲਗਵਾਉਣ ਚਾਹੁੰਦਾ ਕੋਈ ਅਮ

ਸਿੱਪੀਆ ਬਰੀਕ ਬਰੀਕ ਜਿਹੀਆ ਸਿੱਪੀਆ ਮੋਤੀ ਸਿਤਾਰੇ ਇੱਦਾਂ ਦਾ ਕੁੱਛ ਹਨਾ ਲਗ ਸਕਦਾ ਉਹ ਵੀ ਤਾਂ ਲੱਗਦੇ ਐ ਨਾ ਉਹ ਅਸੀਂ ਲਗਾਨੇ ਆ ਹਰੇਕ flower ਤੇ ਇੱਕ ਇੱਕ ਸਿਤਾਰਾ ਲੱਗਿਆ ਹੁੰਦਾ ਕਈਆਂ ਚ mirror ਲੱਗਦੇ ਨੇ ਛੋਟੇ ਛੋਟੇ

ਉਹ decorate ਹੋ ਜਾਂਦਾ ਥੋੜੀ ਜਿਹੀ shine ਆ ਜਾਂਦੀ ਹੈ ਉਸ ਨਾਲ ਵੀ ਹੋਰ

ਗੋਕਰੁ ਹਾਂ ਗੋਕਰੁ ਵੀ ਲੱਗਦਾ ਹਾਂਜੀ ਇਹ ਵੀ ਫੁਲਕਾਰੀ ਦੇ ਨਾਲ add ਕਰਕੇ ਥੋੜੀ ਜਿਹੀ ਹੋਰ decorate ਹੋ ਜਾਂਦਾ ਹੈ ਜਿਸ ਤਰ੍ਹਾਂ marriage ਵਗੇਰਾ ਤੇ ਅੱਛਾ ਲੱਗਦਾ ਹਾਂ marriage ਅੱਜਕਲ ਤਾਂ trend ਹੀ ਐ ਕੋਈ ਵੀ function ਚਾਹੇ ਛੋਟਾ ਐ ਕਿਸੇ ਦੇ ਘਰ ਚਾਹੇ ਵੱਡਾ function ਐ ਫੁਲਕਾਰੀ ਤਾਂ ਹਰ ਕਿਸੀ ਨੇ ਲਈ ਹੁੰਦੀ ਹੈ